ਹਾਂ, ਰੋਜ਼ੀ ਕਰਨ ਡਏ ਏ ਰਿਸ਼ਤਾ ਰੁਸ਼ਤਾ ਕਿਤੇ ਚੱਲ, ਵਧੀਆ ਗੱਲ ਉਹ ਵੀ ਆਪਣੇ ਘੱਰ ਸੁਖ ਰਹੇਗੀ

ਪੂਜਾ ਹੋਣਾ ਦਾ ਹੋ ਗਿਆ

ਕਿੰਨੀ ਤਰੀਕ ਨੂੰ ਵਿਆਹ ਆਰਤੀ ਦਾ ਆਰਤੀ ਦਾ ਵੀਹ ਤਰੀਕ ਨੂੰ ਵਿਆਹ ਵਾ

ਹਾਂਜੀ ਐਵੇਂ ਈ ਕੱਪੜੇ ਕੁਪੜੇ ਸਵਾ ਲੇ ਏ ਤੇ ਉਹਦਾ ਫੁੱਲਣਾ ਦਾ

ਹਾਂਜੀ ਨੀ ਬੋਵੀ ਦਾ, ਬੋਵੀ ਦਾ ਉਦਾਂ ਕਹਿੰਦੇ ਸੀ ਰਿਸ਼ਤਾ ਹੋਇਆ ਆਰਤੀ ਦਾ ਹੋਇਆ ਸੀਗਾ

ਅੱਛਾ ਅੱਛਾ, ਰਾਜੂ ਹੋਣਾ ਦਾ ਸੁਣਾ ਕਹਿੰਦੇ ਮੁਹੱਲੇ ਦਾ ਐ

ਰੇਤਾ ਰੁਤਾ ਸਟਾਈ ਐ ਕੱਮ ਲਾਣਾ ਉੰਨਾ ਵੀ ਤੇ ਪੂਜਾ ਕਾ ਉੰਨਾ ਕਾ ਲਾਲੀ ਦਾ ਹਾਂਜੀ ਉਹ ਵੀ ਹਾਂਜੀ ਲਾਲੀ ਕੇ ਵੀ ਠੀਕ ਤਾ

ਲਾਲੀ ਦੇ ਮੁੰਡਾ ਜਾਂਦਾ ਗੱਡੀ ਲੈ ਕੇ

ਕਰ ਲੈਂਦਾ ਤੁਹਾਨੂੰ ਪਤਾ ਈ ਐ ਉਂਦਾ ਆਹੋ ਠੱਗੀਆਂ ਤਾ ਕੱਮ ਉਹਨਾਂ ਮਾਰਨਾ ਹਾਂਜੀ

ਹੋਰ ਠੀਕ ਐ ਠੱਗੀਆਂ ਤਾਂ ਤਾਣੁ ਪਤਾ ਈ ਐ ਉਹ ਕਿਹਨੂੰ ਛੱਡਦਾ ਉਹ ਨਹੀਂ ਕਿਸੇ ਨੂੰ ਛੱਡਦਾ ਠੱਗੀਆਂ ਮਾਰਨੀ ਉਹਨੂੰ ਤੇ ਮੈ ਕਿਸ਼ਤ ਦਿਤੀ ਸੀ ਮੇਰੀ ਖਾ ਲਈ ਸੀ

ਦੋ ਕੂ ਮਹੀਨਿਆਂ ਬਾਦ ਦਿਤੀ ਸੀ

ਹਾਂਜੀ ਮੈਕਲ ਦਾ ਹੋ ਗਿਆ ਵਿਆਹ ਵੋਹਟੀ ਬੜੀ ਸੋਹਣੀ ਆਈ ਐ ਵੇਖਣ ਗਯੀ ਸੀ ਤੂੰ ਹੋਰ ਵਿਆਹ ਵੀ ਗਏ ਆਂ ਵੇਖਣ ਵੀ ਗਏ ਆ ਵਹੁਟੀ

ਹੋਰ ਵੱਡਾ ਭਾਜੀ ਆਇਆ ਛੁੱਟੀ ਹਮ ਹੋਰ ਠੀਕ ਠਾਕ ਓ ਹਾਂਜੀ ਭਾਬੀ ਹੋਰਿ ਵੀ ਠੀਕ ਏ ਹੋਰ ਵੋਟੀ ਨੂੰ ਸਗਨ ਦਿਤਾ ਹਾਂਜੀ, ਵੋਟੀ ਨੂੰ ਦੇ ਆਈਂ ਆ ਸਗਨ

ਹਾਂਜੀ

ਹਾਂ ਦੀਦੀ ਐਦਾਂ ਵੀ ਠੀਕ ਏ ਮੁੰਡਾ ਤਾ ਬਾਹਰ ਗਿਆ ਅੱਛਾ ਵਿਆਹ ਉਦਾ ਕਰਨਾ ਏ ਜਾ ਉਥੇ ਈ ਕਰਣਗੇ ਵਿਆਹ ਅਜੇ ਆਵੇਗਾ ਬਾਹਰੋਂ ਫੇਰ ਈ ਏ

ਨਿੱਕਾ ਬਾਹਰ ਗਿਆ ਵੱਡਾ ਐਥੇ ਈ ਏ ਵੱਡਾ ਰੰਗ ਤੇ ਕੱਮ ਤੇ ਐ ਲੱਗਾ

ਨਾ ਨਾ ਹੁਣ ਨਹੀਂ ਲੜਦੇ

ਹਾਂਜੀ ਟਾਇਰ ਤੇ ਕਾਫੀ ਪੈ ਗਿਆ ਸੀ ਹੁਣ ਠੀਕ ਐ ਉਂਗਲ ਲੱਥ ਗਈ ਏ ਨਾਲੋਂ ਉਥੇ ਜਾਂਦੇ ਸੀ ਨਾ ਸੰਤਾ ਤੇ ਉਹਨਾਂ ਨੇ ਕਿਹਾ ਸੀ ਇਹ ਲੱਥ ਜਾਣੀ ਏ ਉਹ ਲੱਥ ਗਈ ਆਪੇ ਈ

ਜਖਮ ਉਹਦੇ ਵਾਵਾ ਕਾਫੀ ਹੋ ਗਿਆ ਸੀ

ਹੋਰ ਪੱਟੀਆਂ ਕਰਾਂਦੇ ਏ ਹੋਰ ਹੋਰ ਵਧੀਆ ਠੀਕ ਤੁਸੀਂ ਸੁਣਾਓ ਬਾਕੀ ਹੋਰ ਕਿਦਾਂ

ਮੈ ਕੁਸ਼ ਨਹੀ ਮੈ ਫ਼ਰੀ ਬੈਥਿ ਤੁਹਾਦੇ ਨਾਲ ਗੱਪਾਂ ਮਾਰਨ ਨੂ

ਨਹੀਂ ਨਹੀਂ ਨਿਆਣੇ ਨਹੀਂ ਅਜੇ ਆਏ

ਦੋ ਵਜੇ ਨਿਆਣੇ ਹਮ ਇਕ ਨੇ ਦੋ ਵਜੇ ਆਣਾ ਤੇ ਕੁੜੀ ਨੇ ਆਣਾ ਤਿੰਨ ਵਜੇ

ਹਾਂਜੀ, ਫੇਰ ਆਕੇ ਉਹਨਾਂ ਨੇ ਟਿਊਸ਼ਨ ਤੇ ਚਲੇ ਜਾਣਾ ਚਾਰ ਵਜੇ ਹੋਰ ਫੇਰ ਹੋਰ ਠੀਕ ਏ ਵਧੀਆ ਬੀ ਉਹਨਾਂ ਦਾ ਸੁਣਾ ਹੀਰੇ ਹੋਣਾ ਦਾ ਹਾਂਜੀ ਹੀਰੇ ਹੋਨੀ ਠੀਕ ਆ ਬਾਹਰ ਐ

ਉਹ ਦੁੱਜਾ ਸੁੱਖਾ ਹੰਜੀ ਸੁਖ ਗਇਆ ਕਰੇਨ ਤੇ

ਹਮ ਦਿਤੀ ਚਲਾਉਣ ਹੋਰ, ਰੋਮੀ ਹਾਂਜੀ ਰੋਮੀ ਠੀਕ ਏ

ਚਲ ਵਧੀਆ ਏ ਗੱਲ ਸ਼ੁਕਰ ਐ ਪ੍ਰਮਾਤਮਾ ਦਾ ਹੋਰ ਸੁਣਾਓ

ਕੱਮਕਾਰ ਐਦਾਂ ਦਾ ਈ ਹੁੰਦਾ ਕਈ ਵਾਰ ਜ਼ੋਰ ਵਾਲਾ ਹੁੰਦਾ ਕਈ ਵਾਰ ਸਹੀ ਹੁੰਦਾ ਕਈ ਵਾਰ ਜ਼ੋਰ ਵਾਲਾ ਹੁੰਦਾ ਹਮ ਚਲੋ ਖਾ ਪੀ ਲਿਆ ਕਰੋ ਕੁਛ ਅੱਗੇ ਹੁਣ ਭੇਜੀਏ ਜਾ ਖਾਈਏ ਪਿਇਏ ਹਮ ਜਿਦਾਂ ਦੁੱਧ ਦਹੀਂ ਕੁਛ ਵੀ ਬੰਦਾ ਖਾ ਲੈਂਦਾ ਆਣਕੇ ਖਾਣਾ ਈ ਏ ਸਬ ਕੁਛ, ਸਬ ਕੁਛ ਬਣਜੇ ਘੱਰ ਦਾ ਘੱਰ ਤੇ ਬਣ ਈ ਜਾਣਾ ਖਾਣ ਪੀਣ ਵਲ ਧਿਆਨ ਦਿਆ ਕਰੋ ਨਾ ਖਾ ਪੀ ਲਾਂਗੇ ਕੋਈ ਗੱਲ ਨਹੀਂ ਹੋਰ ਵਧੀਆ ਵਧੀਆ ਹੋਰ ਬਾਕੀ ਸੁਣਾਓ

ਅੱਛਾ ਹੋਰ ਤੁਹਾਨੂੰ ਆਉਂਦਾ ਏਧਰੋਂ ਫ਼ੋਨ ਭਾਜੀ ਕਸ਼ਮੀਰੇ ਹੁਣਾ ਦਾ ਕੇ ਨਹੀਂ

ਅੱਛਾ ਅੱਛਾ ਓ ਲਕੂ ਗਿਆ ਬਾਹਰ, ਲਕੂ ਦਾ ਆਉਂਦਾ

ਅੱਛਾ

ਨਾ, ਲੱਭੀ ਹੋਣਾ ਦਾ ਸੁਣਾ ਲੱਭੀ ਹੋਣੀ ਠੀਕ ਠਾਕ ਏ ਹੋਰ ਲੱਭੀ ਹੋਣੀ ਠੀਕ ਠਾਕ ਵਧੀਆ ਲੱਭੀ ਹੋਣੀ ਵੀ

ਹਾਂਜੀ ਮਾਂ ਵੀ ਠੀਕ ਏ ਲੱਭੀ ਵੀ ਠੀਕ ਐ ਲੱਭੀ ਥੋੜਾ ਐਦਾਂ ਈ ਆ ਕੱਮਕਾਰ ਤੇ ਜਾਂਦਾ ਨੀ

ਆਹੋ, ਉਹਨੂੰ ਬੜਾ ਕਿਹਾ ਸੀ ਇਕ ਦਿਨ ਬੁਲਾਆ ਸੀ ਇਹਦੀ ਮਾਂ ਨੇ, ਥੋੜਾ ਸਮਝਾਇਆ ਮੈ ਕਿਹਾ ਪੁੱਤ ਕੰਮਕਾਰ ਤੇ ਜਾਇਆ ਕਰ ਚੰਗਾ ਨਹੀਂ ਲੱਗਦਾ, ਕਹਿੰਦਾ ਮੈ ਜਾਊਂਗਾ ਕੋਈ ਨਹੀਂ ਭਾਬੀ ਫੇਰ ਮੁੜਕੇ ਗਿਆ ਈ ਨਹੀਂ

ਕੰਮਕਾਰ ਆਪਣੀ ਬਿਰਾਦਰੀ ਕਰਦੀ ਨਹੀਂ ਏ ਆਪੇ ਜਾਵੇਗਾ ਜਦੋ ਲੋੜ ਹੋਈ ਆਪੇ ਜਾਣਾ ਈ ਏ ਕੱਮ ਕਰਨਾ ਈ ਏ

ਚਲੋ ਅਜੇ ਮਾਂ ਪਿਉ ਏ ਜਦੋ ਸਿਰ ਅਜੇ ਸਿਰ ਤੇ ਨਹੀਂ ਪਇਆ ਜਦੋ ਸਿਰ ਤੇ ਪੈਣ ਗਿਆ ਆਪੇ ਕਰਣਗੇ ਸਿਰ ਤੇ ਪਈਆਂ ਜਦੋ ਬੁੱਢੇ ਹੋ ਗਏ ਮਾਂ ਪਿਉ ਫੇਰ ਸਿਰ ਤੇ ਪਯੀਆਂ ਦਾ ਫੈਦਾ ਕਿ, ਫੇਰ ਨਾ ਕਮ ਕਰ ਹੋਣਾ ਨਾ ਕੱਮ ਕਰਨਾ ਆਹ ਕਰਨਾ ਈ ਪੈਣਾ ਏ ਕੱਮ ਤੁਹਾਨੂੰ ਪਤਾ ਈ ਏ

ਇਹ ਥੋੜੀ ਕੱਮ ਜ਼ੋਰ ਦਾ ਫੇਰ ਐਦਾਂ ਦਾ ਹੀ ਹੁੰਦਾ

ਬਿਨਾਂ ਗੁਜਾਰਾ ਕਿੱਥੇ

ਹੋਰ ਠੀਕ ਏ

ਹਮ ਹੋਰ ਤੁਹਾਨੂੰ ਕਦੇ ਆਇਆ ਸੀ ਫ਼ੋਨ ਫਾਨ ਇਲੁ ਦਾ ਨਾ ਇਲੁ ਦਾ ਵੀ ਫ਼ੋਨ ਨਹੀਂ ਆਇਆ ਕਦੇ ਵੇਖੋ ਕਰਾਂਗਾ ਅੱਜ ਸ਼ਾਮਾਂ ਨੂੰ ਇਲੁ ਨੂੰ ਮੈਂ

ਨਾ, ਉਹ ਨੀ ਕਰਦਾ ਨਾ ਉਹ ਕਰਦਾ ਮੈ ਵੇਖਾਂਗਾ ਅੱਜ ਸ਼ਾਮਾਂ ਨੂੰ ਕਰਾਂਗਾ ਇਲੁ ਨੂੰ ਫ਼ੋਨ ਠੀਕ ਏ, ਹੋਰ ਵਾਰਸ ਦਾ ਆਇਆ ਫ਼ੋਨ ਹੈਂ ਬਾਰਸ ਦਾ ਵੀ ਆਇਆ ਸੀ ਇਕ ਦਿਨ

ਠੀਕ ਏ ਅੱਛਾ ਅੱਛਾ ਹਾ ਮੈਨੂੰ ਕਹਿੰਦਾ ਸੀ ਮਾ ਮਾਸੀ ਗਿਣਤੀ ਦੇ ਮਾਸੜ ਦਾ ਮੈ ਗੱਲ ਕਰਾਂਗਾ ਤੇ ਮੈ ਕਿਹਾ ਚਲ ਲੈ ਲਾ ਗਿਣਤੀ ਕੀਤਾ ਸੂਰਜ ਵੀ ਆਪਣੇ ਮਤਬਲੀ ਯਾਰ ਏ ਓ ਜਦੋ ਲੈਣੇ ਹੋਣ ਉਦੋਂ ਕਰਦਾ

ਆਹੋ ਇਦਾਂ ਈ ਏ ਸਾਰੇ ਮਤਬਲੀ ਹੁੰਦੇ ਤੈਨੂੰ ਪਤਾ ਤੇ ਹੈ

ਕਿੰਨਾ

ਹਾਂਜੀ ਠੀਕ ਏ ਸੂਰਜ ਦੀ ਵਹੁਟੀ ਵੀ

ਅਮਨ ਆਈ ਐ ਹਾਂਜੀ ਅਮਨ ਆਈ ਏ

ਹਮ ਚਲੋ ਠੀਕ ਏ ਚੰਗਾ ਫੇਰ

ਪਹਿਲੇ ਉਹਨੇ ਕੱਟਣਾ ਹੁੰਦਾ ਵਾ ਜਕੀਨ ਹੋਜੇ ਹਾਂਜੀ ਦੀਦੀ?

ਹਾਂਜੀ ਦੀਦੀ ਬੋਲੋ? ਕੋਈ ਆ ਗਿਆ ਸੀ ਘਰੇ ਤੇ ਫਿਰ ਇਸ ਕਾਰਣ ਮੈਨੂੰ ਫ਼ੋਨ ਕੱਟਣਾ ਪਿਆ। ਹਾਂਜੀ ਕੋਣ ਆਏ ਸੀ ਕੋਈ?

ਰਾਤ ਫੇਰ ਓਹਨਾਂ ਨੂੰ ਕੋਈ ਕੰਮ ਸੀ ਓਹਨਾਂ ਦੇ ਘਰ ਦੁੱਧ ਰੱਖਣ ਆਉਂਦੇ। ਓਹਨਾਂ ਦੀ ਫ੍ਰਿਜ ਹਾਂਜੀ ਠੀਕ ਆ ਹਾਂਜੀ ਠੀਕ ਏ। ਹੋਰ

ਮੈਂ ਵੀ ਬਸ ਵਧੀਆ ਠੀਕ ਠਾਕ ਕੋਠੇ ਤੇ ਬੈਠੀਂ ਮੱਛਰ ਬੜਾ ਲੜਨ ਡਯਾ। ਅੰਦਰ ਬਹੋ ਖਾਂ ਤੁਸੀਂ ਹੈਲੋ ਕੋਠੇ ਤੇ ਬੈਠੇ ਜੇ ਹਾਂਜੀ ਪਤਾ ਕਿੰਨਾ ਹੁੰਦਾ? ਹਾਂਜੀ ਮੇਰੇ ਤੇ ਜਿਦਾਂ ਅੰਦਰ ਵੀ ਮੈਂ ਬੈਡ ਤੇ ਲੱਮੀ ਪਈ ਹੋਵਾਂ ਮੇਰੇ ਬੜਾ ਦਾਣਿਆਂ ਨਾਲ ਭਰ ਗਿਆ ਸੀ ਮੱਛਰ ਨੇ ਦੰਦੀਆਂ ਵੱਢ ਵੱਢ ਕੇ ਲਾਲ ਲਾਲ ਦਾਣੇ ਹੋ ਗਏ ਸੀ ਮੂੰਹ ਤੇ। ਮੇਰੇ ਕਦੀ ਕਦੀ ਹੈਲੋ ਮੇਰੇ ਲੱਗਦਾ ਕੁਛ ਓਹ। ਜਿਹਦਾ ਖੂਨ ਮਿੱਠਾ ਹੋਵੇ ਉਹਦੇ ਲੜਦਾ ਲਾਗੇ ਵੀ ਨਹੀਂ ਲੱਗਾ ਲਾਗੇ ਭੀਂ ਭੀਂ ਬਸ ਕਰਦਾ ਹੁੰਦਾ ਓਦਾਂ ਓਹ ਲਾ ਲਈਏ ਨਾ ਜਾਂ ਕਛੂਆ ਲਾ ਲਈਏ ਹਾਂਜੀ। ਉਹਦੇ ਨਾਲ ਵੀ ਨਹੀਂ ਲੜਦਾ। ਹੋਰ ਆਉਂਦੀਆਂ ਹੁੰਦੀਆਂ ਭੂਈ ਭੂਈ ਦਿਆਂ ਕੁੜੀਆਂ ਮਿਲਣ ਮੁਲਣ ਹਾਂਜੀ ਆਉਂਦੀਆਂ ਹੁੰਦੀਆਂ ਹਾਂਜੀ ਅਸੀਂ ਬੰਦਗੀ ਕਰਵਾਈ ਸੀ ਤੁਸੀਂ ਆਏ ਨਹੀਂ।

ਸਾਰੇ ਆਏ ਰਿਸ਼ਤੇਦਾਰ ਕਿਓਂ ਨਹੀਂ ਮੰਮੀ ਮੰਮੀ ਨੇ ਫ਼ੋਨ ਕੀਤਾ ਸੀ ਤੁਹਾਡੀ ਮਮਾ ਮੰਮੀ ਵੀ ਨਹੀਂ ਆਏ ਇੱਕ ਅੱਧੇ ਨੂੰ ਭੇਜ ਦਿੰਦੇ। ਹਾਂਜੀ ਇਹ ਤੇ ਵਧੀਆ ਪਰ ਓਹ ਫ਼ੋਨ ਤੁਸੀਂ ਉਦੋਂ ਕੀਤਾ ਸੀ ਜਦੋਂ ਬੰਦਗੀ ਸੀ। ਹਾਂਜੀ ਓਹ ਫੇਰ ਮੇਰੇ ਭਰਾ ਦਾ birthday ਸੀਗਾ ਤੇ ਪੈੜ। ਪੈੜ ਤੇ ਬੰਦਗੀ ਕਰਾਈ ਸੀ ਅਸੀਂ ਓਦਾਂ ਅਸੀਂ ਪਾਸਟਰਾਂ ਦੀ ਰੋਟੀ ਬਣਾਉਣੀ ਸੀ ਹਾਂਜੀ ਕੁੜੀਆਂ ਹੁੰਦੀ ਏ ਕੁੜੀਆਂ ਦੀ।

ਫੇਰ ਭਰਾ ਵੀਰ ਮੇਰਾ ਕਹਿੰਦਾ ਕੀ ਮੰਮੀ ਬੰਦਗੀ ਕਰਾਉਣੀ ਏ ਫੇਰ ਓਧਣ ਰਾਤ ਹੀ ਪਾਸਟਰ ਜੀ ਘਰ ਆਏ ਪਾਸਟਰ ਜੀ ਕਹਿੰਦੇ ਕੋਈ ਨਹੀਂ ਕਰ ਦਿਆਂ ਗੇ ਪਾਸਟਰ ਜੀ ਹੁਣਾ ਦਾ ਸਾਊਂਡ ਵੀ ਓਹਨਾਂ ਦਾ ਆਪਣਾ ਸੀ। ਫੇਰ ਤੇ ਵਧੀਆ ਤੁਹਾਨੂੰ ਕੋਈ ਚੀਜ਼ ਵੀ ਨਹੀਂ ਲਿਉਣੀ ਪਈ ਬਸ ਬਸ